ਸਾਡਾ ਦੇਸ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਆਜ਼ਾਦ ਹੋਇਆ ਆਜ਼ਾਦੀ ਲਈ ਆਪਣੀ ਜਾਨ ਵਾਰਨ ਵਾਲੇ ਦੇਸ ਭਗਤਾਂ ਵਿੱਚੋਂ ਇਹ ਇੱਕ ਸਨ ਸ਼ਹੀਦ ਊਧਮ ਸਿੰਘ ਜਿੰਨਾਂ ਦੀ ਜੀਵਨ ਗਾਥਾ ਬੜੀ ਪ੍ਰੇਰਨਾ ਦੇਣ ਵਾਲੀ ਹੈ ਊਧਮ ਸਿੰਘ ਦਾ ਜਨਮ ਛੱਬੀ ਸਤੰਬਰ ਅਠਾਰਾਂ ਸੌ ਨੜ੍ਹਿਨਵੇਂ ਨੂੰ ਪਿੰਡ ਸਨਾਮ ਪੰਜਾਬ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਂ ਸੀ ਟਹਿਲ ਸਿੰਘ ਤੇ ਮਾਤਾ ਜੀ ਦਾ ਨਾਂ ਨਰੈਣ ਕੌਰ ਸੀ, ਬਚਪਨ ਵਿੱਚ ਹੀ ਊਧਮ ਸਿੰਘ ਦੇ ਮਾਤਾ ਪਿਤਾ ਦਾ ਦੇਹਾਂਤ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਦੇ ਖ਼ਾਲਸਾ ਕੇਂਦਰੀ ਯਤੀਮ ਖ਼ਾਨੇ ਵਿੱਚ ਦਾਖਲ ਕਰ ਦਿੱਤਾ ਗਿਆ ਉੱਥੇ ਹੀ ਊਧਮ ਸਿੰਘ ਨੇ ਆਪਣੀ ਪੜ੍ਹਾਈ ਕੀਤੀ

ਵਿਰੁੱਧ ਰੋਸ਼ ਕਰ ਪ੍ਰਗਟ ਕਰਨ ਲਈ ਲੋਕ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਨੂੰ ਅੰਮ੍ਰਿਤਸਰ ਦੇ ਗੋਲੀਆਂ ਜਿਲ੍ਹਿਆਂ ਵਾਲੇ ਬਾਗ਼ ਵਿੱਚ ਇਕੱਠੇ ਹੋਏ ਇਸ ਇਕੱਠੇ ਉੱਪਰ ਜਨਰਲ ਡਾਇਰ ਨੇ ਆਪਣੇ ਹਥਿਆਰਬੰਦ ਸਿਪਾਹੀਆਂ ਨਾਲ ਹੀ ਗੋਲੀਆਂ ਚਲਾ ਦਿੱਤੀਆਂ ਅਤੇ ਸੈਂਕੜੋ ਨਿਹੱਥੇ ਦੇਸ ਭਗਤਾਂ ਨੂੰ ਸ਼ਹੀਦ ਕਰ ਦਿੱਤਾ। ਊਧਮ ਸਿੰਘ ਨੇ ਇਹ ਸਭ ਕੁਛ ਆਪਣੇ ਅੱਖੀ ਦੇਖ ਕੇ ਇਸ ਖੂਨੀ ਕਾਂਡ ਦਾ ਬਦਲਾ ਲੈਣ ਦਾ ਪ੍ਰਣ ਕੀਤਾ, ਇਸ ਘਟਨਾ ਤੋਂ ਬਾਅਦ ਊਧਮ ਸਿੰਘ ਨੇ ਆਪਣਾ ਨਾਂ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਜੋ ਏਕਤਾ ਦਾ ਪ੍ਰਤੀਕ ਸੀ, ਤੇਈ ਮਾਰਚ ਉੱਨੀ ਸੌ ਇਕੱਤੀ ਨੂੰ ਜਦੋਂ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ ਦਿੱਤੀ ਗਈ ਉਸ ਸਮੇਂ ਊਧਮ ਸਿੰਘ ਜੇਲ੍ਹ ਵਿੱਚ ਬੰਦ ਸਨ ਫ਼ਾਂਸੀ ਦੀ ਖ਼ਬਰ ਸੁਣ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਟੀਚਾ ਬਣਾਇਆ ਜੋ ਕਿ ਜਿਲ੍ਹਿਆਂ ਵਾਲੇ ਬਾਗ਼ ਵਿੱਚ ਹੋਏ ਖੂਨੀ ਕਾਂਡ ਦਾ ਬਦਲਾ ਲੈਣਾ ਸੀ ਕਰਤਾਰ ਸਿੰਘ ਸਰਾਭਾ ਦੇ ਇੱਕ ਮਦਨ ਸਰਾਭਾ ਤੇ ਮਦਨ ਲਾਲ ਢੀਂਗੜਾ ਦੀ ਕੁਰਬਾਨੀ ਦਾ ਵੀ ਊਧਮ ਸਿੰਘ ਦੇ ਸਨ ਉੱਤੇ ਡੂੰਘਾ ਅਸਰ ਹੋਇ ਸੰਨ ਉੱਨੀ ਸੌ ਬ ਤੀ ਵਿੱਚ ਜੇਲ੍ਹ ਤੋ ਰਿਹਾ ਹੋ ਕੇ ਅਤੇ ਕਈ ਦੁੱਖ ਤਕਲੀਫ਼ਾਂ ਸਹਿਣ ਕਰਦੇ ਹੋਏ ਊਧਮ ਸਿੰਘ ਆਖ਼ਰ ਇੱਕ ਦਿਨ ਜਨਰਲ ਡਾਇਰ ਦੇ ਘਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਜਨਰਲ ਡਾਇਰ ਕਾਲ ਵਾਸ ਹੋ ਚੁੱਕਾ ਹੈ ਫਿਰ ਊਧਮ ਸਿੰਘ ਨੇ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਨੂੰ ਮਾਰਨ ਦਾ ਫੈਸਲਾ ਕੀਤਾ ਇਸਦੇ ਨਿਹੱਥੇ ਦੇਸ ਭਗਤਾਂ ਉੱਪਰ ਗੋਲੀ ਚਲਾਈ ਸੀ ਤੇਰਾਂ ਮਾਰਚ ਉੱਨੀ ਸੌ ਚਾਲੀ ਨੂੰ ਸਾਇਕਲ ਉਡਵਾਇਜਰ ਲੰਡਨ ਦੇ ਕੈਂਸਰ ਨਾਲ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 ਉਡਵਾਇਰ ਨੂੰ ਮਾਰਨ ਤੋਂ ਬਾਅਦ ਊਧਮ ਸਿੰਘ ਵੀ ਭੱਜਿਆ ਨਹੀਂ ਸਗੋਂ ਉੱਥੇ ਹੀ ਡਟਿਆ ਰਿਹਾ ਉਸਨੂੰ ਗ੍ਰਿਫ਼ਤਾਰ ਕਰਕੇ ਉਸ ਉੱਤੇ ਮੁਕੱਦਮਾ ਚਲਾਇਆ ਗਿਆ, ਮੁਕੱਦਮੇ ਦੀ ਸੁਣਵਾਈ ਸਮੇਂ ਉਸਨੇ ਬੜੀ ਦ੍ਰਿੜਤਾ ਨਾਲ ਜੱਜ ਸਾਹਮਣੇ ਕਿਹਾ ਮਾਇਕਲ ਉਡਵਾਇਰ ਦੇ ਹੁਕਮ ਨਾਲ ਜਿਲ੍ਹਿਆਂ ਵਾਲੇ ਬਾਗ਼ ਵਿੱਚ ਹਜ਼ਾਰਾਂ ਨਿਹੱਥੇ ਆਜ਼ਾਦੀ ਮੰਗਦੇ ਭਾਰਤੀ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨਿਆ ਸੀ ਮੈਂ ਉਸ ਖੂਨੀ ਕਾਂਡ ਦਾ ਬਦਲਾ ਲੈ ਕੇ ਭਾਰਤ ਮਾਂ ਦੇ ਸਿਰ ਚੜ੍ਹਿਆ ਕਰਜ਼ ਉਤਾਰਿਆ ਹੈ। ਆਖਰ ਤੇਈਸ ਜੁਲਾਈ ਉੱਨੀ ਸੌ ਚਾਲੀ ਨੂੰ ਊਧਮ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਇਕੱਤੀ ਜੁਲਾਈ ਉੱਨੀ ਸੌ ਚਾਲੀ ਨੂੰ ਭਾਰਤ ਮਾਂ ਦੇ ਇਸ ਪੁੱਤਰ ਨੂੰ

ਊਧਮ ਸਿੰਘ ਦੀ ਇਸ ਕੁਰਬਾਨੀ ਨੂੰ ਭਾਰਤ ਵਾਸੀ ਹਮੇਸ਼ਾ ਯਾਦ ਰੱਖਣਗੇ।

ਮੈਂ ਤੁਹਾਨੂੰ ਤਿੰਨ ਗੁਣ ਦੱਸ ਕੇ ਜਾ ਰਿਹਾ ਹਾਂ ਜਿੰਨਾਂ ਨੂੰ ਯਾਦ ਰੱਖਿਆ, ਪਹਿਲਾ ਇਹ ਹੈ ਕਿ ਸਦਾ ਅੱਖਾਂ ਖੋਲ ਕੇ ਦੇਖ ਕੇ ਧਿਆਨ ਨਾਲ ਚੱਲੋ ਦੂਜਾ ਇਹ ਹੈ ਕਿ ਕੁੱਝ ਵੀ ਦੇਖੋ ਜਾਂ ਸੁਣੋ ਉਸ ਬਾਰੇ ਸੋਚੋ ਤੀਜਾ ਇਹ ਹੈ ਕਿ ਹਰ ਚੀਜ਼ ਦਾ ਕਾਰਨ ਲੱਭਣ ਦਾ ਯਤਨ ਕਰੋ ਉਸ ਬੰਦੇ ਨੇ ਇਹ ਕਹਿ ਕੇ ਪਰਾਣ ਤਿਆਗ ਦਿੱਤੇ ਪਿਤਾ ਦਾ ਸੰਸਕਾਰ ਕਰਨ ਤੋਂ ਬਾਅਦ ਤਿੰਨੇ ਭਰਾ ਆਪਣੀ ਰੋਜ਼ੀ ਕਮਾਉਣ ਲਈ ਘਰੋਂ ਨਿਕਲ ਗਏ ਰਸਤੇ ਵਿੱਚ ਉਹਨਾਂ ਨੇ ਇੱਕ ਘੋੜ ਸਵਾਰ ਉਹਨਾਂ ਵੱਲੋਂ ਆਉਂਦਾ ਮਿਲਿਆ ਵੱਡੇ ਭਰਾ ਨੇ ਉਸਨੂੰ ਪੁੱਛਿਆ ਭਾਈ ਤੇਰਾ ਕਿਤੇ ਉਠ ਜਾਂ ਨਹੀਂ ਗਵਾਚ ਗਿਆ ਉਸਨੇ ਆਖਿਆ ਤਾਂ ਹਾਂ ਤੁਸੀ ਕਿੱਥੇ ਦੇਖਿਆ ਹੈ ਦੂਜਾ ਭਰਾ ਬੋਲਿਆ ਕਿ ਤੁਹਾਡਾ ਊਠ ਇੱਕ ਅੱਖ ਤੋਂ ਕਾਣਾ ਹੈ ਕਾਣਾ ਤੀਜੇ ਭਰਾ ਨੇ ਕਿਹਾ ਕਿ ਉਹ ਊਠ ਉੱਤੇ ਇੱਕ ਬੱਚਾ ਤੇ ਔਰਤ ਸਵਾਰ ਸਨ ਇਸ ਦੇ ਨਾਲ ਹੀ ਤਿੰਨਾਂ ਭਰਾਵਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਊਠ ਬਾਰੇ ਕੁੱਝ ਨਹੀਂ ਪਤਾ ਫਿਰ ਉਹ ਆਦਮੀ ਉਹਨਾਂ ਨੂੰ ਰਾਜੇ ਕੋਲ ਲੈ ਗਿਆ ਉਸਨੇ ਸਾਰੀ ਗੱਲ ਰਾਜੇ ਨੂੰ ਦੱਸੀ ਰਾਜੇ ਨੇ ਉਹਨਾਂ ਨੂੰ ਡਾਂਟਿਆ ਤੇ ਕਿਹਾ ਕਿ ਤੁਸੀਂ ਤਿੰਨ ਚੋਰ ਹੋ ਛੇਤੀ ਦੱਸੋ ਊਠ ਕਿੱਥੇ ਹੈ ਨਹੀਂ ਤਾਂ ਤੁਹਾਨੂੰ ਸਖ਼ਤ ਸਜ਼ਾ ਮਿਲੇਗੀ ਵੱਡੇ ਭਰਾ ਨੇ ਰਾਜੇ ਨੂੰ ਦੱਸਿਆ ਕਿ ਉਹ ਤਿੰਨ ਭਰਾ ਰਸਤੇ ਵਿੱਚ ਸਭ ਕੁਛ ਧਿਆਨ ਨਾਲ ਦੇਖਦੇ ਜਾ ਰਹੇ ਸਨ ਉਹਨਾਂ ਨੇ ਊਠ ਦੇ ਪੈਰ ਦੇ ਨਿਸ਼ਾਨ ਲੱਗੇ ਵੇਖ ਕੇ ਸਮਝਿਆ ਕਿ ਕੋਈ ਊਠ ਲੰਘ ਚੁੱਕਾ ਹੈ ਦੂਜੇ ਨੇ ਕਿਹਾ ਕਿ ਮੈਂ ਰਸਤੇ ਵਿੱਚ ਰੁੱਖਾਂ ਦੀਆਂ ਟਹਿਣੀਆਂ ਦੇਖੀਆਂ ਜੋ ਕੇਵਲ ਸੱਜੇ ਪਾਸੋਂ ਚਰੀਆਂ ਹੋਈਆਂ ਸਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਊਠ ਖੱਬੀ ਅੱਖ ਤੋਂ ਕਾਣਾ ਹੋਵੇਗਾ। ਤੀਜੇ ਭਰਾ ਨੇ ਦੱਸਿਆ ਕਿ ਰਸਤੇ ਵਿੱਚ ਮੈਂ ਰੇਤ ਉੱਤੇ ਊਠ ਦੇ ਨਿਸ਼ਾਨ ਦੇਖੇ ਨੇੜੇ ਹੀ ਕਿਸੇ ਔਰਤ ਦੀ ਜੁੱਤੀ ਅਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਵੀ ਸਨ ਇਹ ਵੇਖ ਕੇ ਮੈਂ ਅਨੁਮਾਨ ਲਗਾਇਆ ਕਿ ਔਰਤ ਨੇ ਬੱਚਾ ਵੀ ਚੁੱਕਿਆ ਹੋਇਆ ਸੀ ਔਰਤ ਦੇ ਬੱਚਾ ਊਠ ਦੇ ਉਤਰ ਹੋ ਉਤਰੇ ਹੋਣਗੇ

ਮਰਨ ਸਮੇਂ ਪਿਤਾ ਨੇ ਪੁੱਤਰਾਂ ਨੂੰ ਇਹ ਸਿੱਖਿਆ ਦਿੱਤੀ ਸੀ ਕਿ ਉਸ ਦੀਆਂ ਤਿੰਨ ਗੱਲਾਂ ਨੂੰ ਚੰਗੀ ਤਰ੍ਹਾਂ ਮਨ ਵਿੱਚ ਬਿਠਾਉਣ ਲਈ ਪਹਿਲਾਂ ਹੀ ਇਹ ਕਿ ਸਦਾ ਅੱਖਾਂ ਖੋਲ ਕੇ ਦੇਖ ਕੇ ਧਿਆਨ ਨਾਲ ਚੱਲੋ ਦੂਸਰੀ ਇਹ ਕਿ ਜੋ ਕੁੱਝ ਵੀ ਦੇਖੋ ਜਾਂ ਸੁਣੋ ਉਸ ਬਾਰੇ ਸੋਚੋ

ਤੇ ਉਸਨੇ ਉਸਦੇ ਊਠ ਬਾਰੇ ਦੱਸਣ ਲੱਗ ਪਏ ਜਿਸ ਕਾਰਨ ਘੋੜ ਸਵਾਰ ਨੇ ਉਹਨਾਂ ਨੂੰ ਚੋਰ ਸਮਝ ਲਿਆ ਇੱਕ ਨੇ ਕਿਹਾ

ਤੀਜੇ ਨੇ ਕਿਹਾ ਕਿ ਜਿੱਥੇ ਊਠ ਬੈਠਾ ਸੀ ਉੱਥੇ ਉਸਨੇ ਔਰਤ ਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਦੇਖੇ ਇਸ ਤਰ੍ਹਾਂ ਤਿੰਨੇ ਭਰਾਵਾਂ ਨੇ ਰਾਜੇ ਅੱਗੇ ਸਫ਼ਾਈ ਪੇਸ਼ ਕੀਤੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਕਲ ਬਹੁਤ ਵੱਡੀ ਚੀਜ਼ ਹੈ। ਸਾਨੂੰ ਹਰ ਕੰਮ ਅਕਲ ਤੇ ਸਮਝ ਨਾਲ ਕਰਨਾ ਚਾਹੀਦਾ ਹੈ। ਹਜ਼ੂਰ ਅਸੀਂ ਤਿੰਨੇ ਭਰਾ ਚੋਰੀ ਕਰਨ ਘਰੋਂ ਨਿਕਲੇ ਸੀ, ਤਿੰਨੇ ਭਰਾ ਪਿਓ ਦਾ ਕਤਲ ਕਰਕੇ ਰੋਟੀ ਕਮਾਉਣ ਲਈ ਘਰੋਂ ਨਿਕਲੇ। ਓਏ hello

ਹਾਂ ਹੋਰ ਕਿੱਦਾਂ ਚਲਦੀ ਆ life

ਆਹ ਜ਼ਿੰਦਗੀ ਤਾਂ ਫਿਰ ਨਰਕ ਬਣੀ ਪਈ ਐ ਸਾਡੀ ਤਾਂ ਅੱਛਾ ਵਧੀਆ ਹੱਸਦੇ ਖੇਡਦੇ ਆ ਹਾਂ, ਚੱਲ ਵਧੀਆ ਯਾਰ ਤੇਰੀ ਤਾਂ ਵਧੀਆ ਹੋਰ ਹੱਸਦੇ ਖੇਡਣ, ਖੇਡਦੇ ਰਹੇ ਵਧੀਆ ਹੋਰ ਕੁੜੀਆਂ ਦੇ ਮਾਮਲੇ ਚ ਤਾਂ ਨੀ ਬਈ ਹੈਗੇ ਆ ਮਾੜੇ ਮੋਟੇ ਜਿਹੇ ਜਿਆਦਾ ਨੀ ਹੈਗੇ ਵਾਲਾਂ ਨਾ ਹੋਈ ਭੈਣ ਪੱਟ ਦਿੰਦੀਆ ਨੇ ਯਾਰ

ਸੋਂਹ ਲੱਗੇ ਮਰਨ ਹੋ ਰਿਹਾ ਮੇਰਾ ਤਾਂ ਸੱਚੀ ਯਾਰ ਇਹਨਾਂ ਚ ਕੁਛ ਫ਼ੈਦਾ ਨੀ ਹੈਗਾ ਹੈਨਾ ਹਮ ਸਹੀ ਗੱਲ ਐ ਬਈ ਮੈਂ ਵੀ ਬਹੁਤ ਵਾਰੀ ਟੁੱਟਿਆ ਅਹ ਯਾਰ ਬੰਦਾ ਦਿਲ ਤੋਂ ਕਰੀ ਜਾਵੇ ਹੈਨਾ ਏਹ ਜਮੀ ਗੋਲਦੀਆਂ ਨੀ ਹੈਗੀਆ ਗੀਂਆ

ਤੇਰੇ ਮੇਰੇ ਵਰਗਾ ਵੀ ਜਮਾ ਉਹ ਹੋ ਜਾਂਦਾ ਗਾ serious

ਵੀ ਫੁੱਲ ਹੈਨਾ ਵੀ ਉਹ ਬਈ ਜਿਓਂਦਾਂ ਨੀ ਬਸ ਇਹਦੇ ਬਿਨਾਂ ਸਰਦਾ ਨੀ ਇੱਕ ਮਿੰਟ

ਯਾਰ ਫੇਰ ਵੀ xx ਜਿਹਾ ਲਾਈ ਜਾਣ ਹੈਨਾ ਹਮ ਹਮ ਵਲ ਉਹ ਕਰੀ ਜਾਣ ਧੋਖਾ ਦਈ ਜਾਣ ਫੇਰ ਵਧੀਆ ਨੀ ਲੱਗਦਾ

ਜਮਾ ਯਾਰਾਂ ਹੋਰ ਕੁਸ ਨਾ ਯਾਰ ਕਿਸੇ ਨਾਲ਼ ਗੱਲ ਕਰਨ ਨੂੰ ਦਿਲ ਕਰਦਾ ਵੀ ਯਾਰ ਜੇ ਹੈਨਾ ਛੱਡਣਾ ਹੋਵੇ ਕੁੜੀ ਪਹਿਲੇ ਕਹਿਦੇ ਵੀ ਮੈਂ time pass ਕਰੁਗੀ ਹਾਂ ਯਾਰ ਵੀ ਪਹਿਲਾਂ ਵੀ ਪੁੱਛਲੇ ਹੈਨਾ ਵੀ ਜੇ ਕੋਈ ਵੀ ਗੱਲ ਆ ਹੈਨਾ ਵੀ ਪਹਿਲਾਂ ਦੱਸਦੇ ਹਮ ਵੀ ਮੈਂ ਹੈਨਾ ਐਵੈ ਦੀ ਕੋਈ ਗੱਲ ਨੀ ਕਰਣੀ ਹੈਨਾ ਹਮ ਹਮ ਹਮ

ਜਮੀ ਵੀ ਨੀ ਯਾਰ ਇੱਕ percent ਵੀ ਚਾਹੇ ਮੈਨੂੰ ਕੁੜੀ ਆਪ ਕਿੰਨਾ ਮਰਜ਼ੀ ਸੱਚਾ ਪਿਆਰ ਕਰੀ ਜਾਵੇ ਮੈਂ ਮੈਂ ਤੇਨੂੰ ਸਹੀ ਗੱਲ ਦੱਸਾ

ਇੱਕ number ਤੇ ਕੁੜੀ ਨਾਲ਼ ਗੱਲ ਕਰੇ ਠੀਕ ਆ ਹਮ ਵਧੀਆ ਹੈਨਾ ਸਵਾਦ ਲਵੇ

ਜਿਸਮਾਂ ਤਕ ਨਾ ਜਾਵੇ ਵੀ ਉੱਥੇ ਕੁੜੀ ਹੈਨਾ ਯਾਰ ਜਮਾ ਆਪਦੇ ਆਪ ਨੂੰ ਉਹ ਸਮਜਣ ਲੱਗਜੇ ਵੀ ਮੈਂ ਗਲਤ ਸੀ ਹੈਨਾ ਤੇ ਬਸ ਫਿਰ ਗਲਾਂ ਕਰੀ ਜਵੇ

ਮੈਂ ਕਦੇ ਕਦੇ ਵੀ ਨੀ ਯਾਰ ਸੋਚਿਆ ਈ ਨੀ ਪਰ ਮੈਂ ਮੈਂ ਇੱਦਾ ਦਾ ਹੈ ਈ ਨੀ ਮੁੰਡਾ ਵੀ ਯਾਰ use ਵੀ ਮੈਂ ਉਹਨੂੰ ਇਸਤੇਮਾਲ ਕਰ ਕੇ ਛੱਡਦਾ

ਮੈਥੋਂ ਜਮੀ ਯਾਰ ਮੈਨੂੰ ਪਿਆਰ ਦੇ ਵੱਟੇ ਪਿਆਰ ਚਾਹੀਦਾ ਹੋਰ ਕੁਸ਼ ਨੀ ਚਾਹੀਦਾ

ਬਸ ਯਾਰਾਂ ਯਾਰ ਫੇਰ ਵੀ, ਫੇਰ ਵੀ ਕੁੜੀਆ ਧੋਖਾ ਜਿਹਾ ਦਈ ਜਾਣ ਹੈਨਾ ਤਾਂ ਕੋਈ ਫਾਇਦਾ ਨੀ ਹੈਗਾ ਫਿਰ ਫਿਰ ਮੇਰਾ ਕਿਸੀ ਤੇ

ਹੁਣ ਮੈਨੂੰ ਕੋਈ ਵੀ ਸੱਚਾ ਪਿਆਰ ਕਰੇ ਹੈਨਾ ਮੈਨੂੰ ਯਕੀਨ ਨੀ ਹੁੰਦਾ ਕਿਸੇ ਤੇ ਵੀ ਹਮ ਸਹੀਂ ਗੱਲ ਐ ਬਾਈ ਕਈ ਵਾਰੀ ਮੁੰਡੇ ਵੀ ਧੋਖਾ ਦਿੰਦੇ ਨੇ ਕੁੜੀਆ ਨੂੰ ਅਵੇ ਨੀ ਵੀ ਹਰ ਵਾਰ ਹੈਨਾ ਕੁੜੀਆਂ ਈ ਗਲਤ ਹੁੰਦੀਆ ਬਈ ਯਾਰ ਹਰ ਮੁੰਡਾ ਨੀ ਗਲਤ ਹੁੰਦਾ ਹਰ ਕੁੜੀ ਨੀ ਗਲਤ

ਅੱਜ ਕੱਲ ਮਡੀਰ ਬਾਹਰ ਈ ਬਹੁਤ ਜਾਣ ਨੂੰ ਕਹਿੰਦੀ ਆ

ਜਿਹੜਾ, ਜਿਹਨੂੰ ਪੁੱਛੇ ਬਾਈ ਕਿ ਕਿੱਥੇ ਹੈਂ ਬਾਹਰੇ ਜਾਏਗਾ, ਹਾਂ ਬਾਈ ਬਾਹਰੇ ਜਾਣਾ ਹਮ ਕੋਈ ਕਨੇਡਾ ਕੋਈ ਔਸਟ੍ਰੇਲਿਆ

ਮੈਂ ਕਿਹਾ ਅੱਜ ਕੱਲ ਬਾਹਰੇ ਜਾਣ ਨੂੰ ਬਹੁਤ ਫਿਰਦੇ ਨੇ

ਪੰਜਾਬ ਚ ਉਹ ਰਾਜ ਕਰਨਗੇ ਹੈਨਾ ਹੈਂ ਉਹ ਤਾਂ ਕਰਨਗੇ ਬਈਏ ਰਾਜ ਕਰਨਗੇ ਉਰੇ ਜਰੂਰ ਯਾਰ ਕਰਨਗੇ ਕਿਓਕਿ ਯਾਰ ਏਹਨਾ ਦਾ ਈ ਐ ਹੁਣ ਓਹੀ ਅੱਜ ਕੱਲ ਸੀਰੀਅਲ ਲਾਉਂਦੇ ਨੇ ਪਿੰਡਾਂ ਚ ਬਈਏ

ਯਾਰ ਆਪਣੇ ਪੰਜਾਬੀਆ ਦਾ ਤਾਂ ਕੋਈ ਹਾਲ ਈ ਨੀ ਹੈਗਾ ਲੈ ਇਹਨਾ ਨੂੰ ਤਾਂ ਕੋਈ ਪੁੱਛਦਾ ਈ ਨੀ

ਹਵਾ ਤਾਂ ਯਾਰ ਫਿਰ ਹੈਨਾ ਅਗਲਾ ਮਾਰੂਗਾ ਈ ਏਧਰ ਆ ਕੇ

ਜਦੋਂ ਆਪਣੇ ਆਲੇ ਸਿਰ ਤੇ ਚੜਾਉਣ ਲੱਗ ਜਾਣ ਉਹਨਾਂ ਨੂੰ ਹਮ ਹਮ ਹਵਾ ਜਰੂਰ ਮਾਰਦੇ ਨੇ ਉਹ

ਜਦੋਂ ਆਪਾਂ ਕਿਸੀ ਨੂੰ ਚਮਲਾ ਲਈਏ ਯਾਰ ਹੈਨਾ

ਹੈਨਾ ਹਮ ਤਾਂ ਬ ਤਾਂਹੀਂ ਆਪਣਾ ਜੀਅ ਨੀ ਕਰਦਾ ਕਿਸੇ ਨਾਲ਼ ਗੱਲ ਕਰਨੇ ਨੂੰ

ਯਕੀਨ ਅੱਜ ਕੱਲ ਤਾਂ ਕਿਸੇ ਤੇ ਯਾਰ ਭਰਾ ਵਿਸ਼ਵਾਸ਼ ਨਾ ਕਰੇ

ਸਭ ਤੋਂ main ਮੁੱਦਾ ਹੈਗਾ ਵਿਸ਼ਵਾਸ਼ ਦਾ ਜਿਹਣੇ ਤੋੜਤਾ ਏਹਦੂ ਬਾਦ ਬੰਦੇ ਤੇ ਹੈਨਾ ਬੰਦੇ ਤੇ ਉਹ ਯਕੀਨ ਨੀ ਰਹਿੰਦਾ ਪਹਿਲਾਂ ਆਲਾ

ਹੈਨਾ ਯਾਰ ਏਵਈ ਬਸ

ਨਾਲ਼ ਦੇ ਈ ਨਾਲ਼ ਰਹਿ ਕੇ ਭੰਡਦੇ ਨੇ ਬੰਦੇ ਨੂੰ ਯਾਰ ਨਾਲ਼ ਰਹਿਕੇ ਹੈਨਾ, ਨਾਲ਼ ਰਹਿਕੇ ਈ ਭੰਡੀ ਜਾਣਗੇ ਹਮ ਹਮ ਯਾਰ ਏਹ ਗੱਲ ਤੇ ਈ ਮੈਨੂੰ ਗੁੱਸਾ ਚੜਦਾ ਹੋਰ ਕੋਈ ਗੱਲ ਤੋਂ ਗੁੱਸਾ ਨੀ ਹੈਨਾ ਹਮ ਵੀ ਯਾਰ ਯਾਰ ਕਹਿਕੇ ਯਾਰ ਡੀ ਭੈਣ ਤੇ ਅੱਖ ਰੱਖ ਲਵੇ ਯਾਰ ਉਹ ਯਾਰ ਨੀ ਹੈਗਾ

ਯਾਰ ਦੀ ਭੈਣ ਨੂੰ ਪੁੱਠਾ ਬੋਲੀ ਜਾਵੇ ਯਾਰ, ਯਾਰ ਯਾਰ ਕਹਿਕੇ ਓਹਦੀ back ਪਿੱਛੇ ਹੈਨਾ, ਪਿੱਠ ਪਿੱਛੇ ਈ

ਹਮ ਏਹ ਗੱਲ ਗਲਤ ਉ ਤਾਂ ਹਾਂ ਏਹ ਗੱਲ ਤੇ ਈ ਮੇਰੀ ਕੱਲ ਮੇਰੇ ਦੋਸਤ ਨਾਲ਼ ਲੜਾਈ ਹੋ ਕੇ ਹਟੀ ਆ

ਤੇ ਉਹ ਯਾਰ ਅਵੇ ਸੀਗਾ ਕੁੜੀ screenshot ਜਹੇ ਭੇਜਦੀ ਸੀ ਹਮ ਤੇ ਮੇਰੇ ਭਰਾ ਨੂੰ ਲੱਗ ਗਿਆ ਪਤਾ ਉਹਨੇ ਮੈਨੂੰ ਦੱਸਤਾ ਹੈਂ

ਉਹ ਮੁੰਡਾ ਕਹਿੰਦਾ ਕਹਿੰਦਾ ਚੱਲ ਮੈਂ ਤੁਹਾਡੇ ਪਿੰਡ ਆਉ ਨਿਬੇੜਲਾਗੇ ਲੜਾਈ

ਯਾਰ ਯਾਰ ਨਾਲ਼ ਰਹਿਕੇ ਯਾਰ ਕਦੇ ਵੀ ਨਾ ਉਹਨੂੰ ਮਾੜਾ ਨਾ ਬੋਲੋ

ਜਦੋਂ ਯਾਰ ਇੱਕ ਵਾਰ ਬੰਦੇ ਨਾਲ਼ ਬਹਿਕੇ ਥਾਲੀ ਚ ਖਾਲੀ ਨਾ ਹੈਨਾ

ਉਹ ਯਾਰ ਯਾਰ ਨੀ ਬਸ, ਉਹੀਂ ਯਾਰ ਆ ਹੈਨਾ ਜਿਹਣੇ ਯਾਰ ਯਾਰ ਦਿ ਭੈਣ ਤੇ ਅੱਖ ਰੱਖਲੀ ਯਾਰ ਦੀ ਮਾਂ ਮਾਂ ਤੇ ਮਾਂ ਮਾਂ ਤੇ ਈ ਅੱਖ ਰੱਖਲੀ ਹੈਨਾ ਹਮ ਉਹ ਯਾਰ ਨੀਗਾ ਉਹ ਤੇ ਦੱਲਾ ਵੱਜਦਾ ਫਿਰ

ਸਾਡੇ ਚ ਇੱਕ ਅਸੂਲ ਆ ਯਾਰ ਦੀ ਭੈਣ ਭੈਣ, ਯਾਰ ਦੀ ਮਾਂ ਮਾਂ ਯਾਰ ਦਾ ਰਿਸ਼ਤੇਦਾਰ ਵੀ ਰਿਸ਼ਤੇਦਾਰ ਈ ਆ ਬਸ ਸਾਡਾ ਹੈਨਾ ਜਿਹੜਾ ਕੋਈ ਗੱਲ ਆਪਣੇ ਨਾਲ਼ ਕਰੂਗਾ service ਕਰਾਊਗਾ ਬਸ ਸਿੱਧੀ ਜਹੀ ਗੱਲ ਆ

ਹੈਨਾ ਹੋਰ ਤੂੰ ਦੱਸ ਤੇਰੇ ਬਾਰੇ ਕੋਈ ਗੱਲ ਮੈਂ ਕੀ ਦੱਸ ਸਕਦਾ

ਹਮ ਠੀਕ ਆ ਨੀਚੇ ਤਾਂ ਅਰਮਾਨ ਪਾ ਰੱਖਿਆ ਕਿ ਕੱਚਾ ਨਾਮ ਅਰਸ਼ ਆ ਕੱਚਾ ਨਾਮ ਅਰਸ਼ ਆ ਵੈਸੇ ਅਰਮਾਨ ਆ ok ਭਰਾ ਹਮ ਚਲੋ ਵਧੀਆ ਹੈਨਾ

ਹਮ ਅਵਦਾ ਨਸ਼ੇ ਪੱਤੇ ਤੋਂ ਬਚ ਕੇ ਰਹਿਓ ਹੈਨਾ

ਆ ਵਧੀਆ ਆਪਣੇ ਘਰ ਨੂੰ, ਉਹ ਰੱਖੋ ਘਰਦਿਆ ਨੂੰ, ਉਹ ਕਰੋ ਵਧੀਆ ਹਮ ਉਹਨਾਂ ਨੂੰ ਵੀ ਖੁਸ਼ੀ ਹੋਊਗੀ ਕੀ ਸਾਡਾ ਮੁੰਡਾ ਕੰਮ ਕਰਦਾ ਹੈਨਾ

ਹਾਂ ਤੇ ਕਿਥੋਂ belong ਕਰਦੇ ਓ ਬਾਈ ਤੁਸੀਂ

ਹੋਰ ਤਾਂ ਵਧੀਆ

ਤੂੰ ਦੱਸ ਭਰਾ ਕੋਈ ਤੇਰੇ ਪਿੰਡ ਬਾਰੇ ਹੈਨਾ ਵੀ ਕੀ ਕੁਸ਼ ਚੱਲ ਰਿਹਾਂਗਾ ਪਿੰਡ ਤਾਂ ਸਾਰਾ ਕੁਸ਼ ਵਧੀਆ ਐ ਅੱਛਾ ਉ ਡੈ ਡੈਥਾਂ ਈ ਵਾਲੀਆ ਹੋ ਰਹੀਆ ਨੇ ਯਾਰ ਹੈਨਾ ਅੱਜ ਕੱਲ ਨੋਜਵਾਨਾਂ ਦੀਆ ਹੋਰ ਨੋਜਵਾਨਾਂ ਦੀਆ, ਨਸ਼ੇ ਕਰਕੇ, ਕਈਆ ਨੂੰ heart attack ਆ ਜਾਂਦਾ ਬਿਮਾਰ ਕਰਕੇ ਹੈਨਾ ਹਾਂ ਉਨਾਂ ਦੀਆ ਤੇ ਮੌਤਾਂ ਈ ਵਾਲੀਆ ਹੋ ਰਹੀਆ ਨੇ ਯਾਰ ਜਿਹਨਾਂ ਦੀ ਉਮਰ ਹੁੰਦੀ ਐ ਨਾ ਉਹਨਾਂ ਦੀਆ ਉਹਨਾਂ ਨੂੰ ਈ ਆਈ ਜਾਂਦੇ ਨੇ ਹਮ ਹਮ ਹਮ ਬਜ਼ੁਰਗ ਤਾਂ ਅੱਜ ਕੱਲ ਐ ਤੰਗ ਹੋ ਰਹੇ ਨੇ ਮੰਜਿਆ ਤੇ

ਉਹਨਾਂ ਦੀ ਉਹ ਵਿਚਾਰੇ ਐ ਬੈਠੇ ਰਹਿੰਦੇ ਨੇ, ਤੰਗ ਹੋਈ ਜਾਂਦੇ ਰਹਿੰਦੇ ਨੇ ਸਾਡੇ ਵੀ ਯਾਰ, ਬਾਈ ਸਾਡੇ ਵੀ ਇੱਕ ਬਜ਼ੁਰਗ ਸੀਗਾ

ਉਹ ਕੁਰਸੀ ਜਹੀ ਤੇ ਬੈਠਾ ਰਹਿੰਦਾ ਉਹ ਉਹਨਾਂ ਉਹਨਾਂ ਦਾ ਨਾ ਦਾਰੀ ਕਾ ਬੁੜਾ ਸੀ

ਹਮ ਉਹਦਾ ਨਾ record ਸੀ ਉਹਦਾ ਪਿੰਡ ਚ ਬਸ ਕੀ ਕੀ record ਸੀ ਬਾਈ ਉਹ ਬਾਈ, ਉਹਦੇ ਚ ਉਹ ਸੀਗਾ ਵਾਧਾ ਖੁਰਾਕਾਂ ਖਾਧੀਆ ਹੋਈਆਂ ਸੀਗੀਆ ਪੁਰਾਣੀਆਂ